ਇਹ ਕੋਈ ਵੋਟਰਕੂਲਰ ਦੀ ਦੁਕਾਨ ਨਜ਼ਰ ਆ ਰਹੀ ਹੈ। ਸ --

ਇਹ ਵਾਟਰ ਕੂਲਰ ਅਲੱਗ ਅਲੱਗ ਸਾਈਜ਼ ਦੀਆਂ ਤੇ ਅਲੱਗ ਅਲੱਗ ਕਲਰ --

ਸਾਹਮਣੇ ਇੱਕ ਕੂੜੇਦਾਨ ਆਲੀ ਗੱਡੀ ਆਈ ਹੋਈ ਹੈ ਤੇ ਓਹਤੇ ਲਿੱਖਿਆ ਹੈ ਸੁੱਖਾ ਕੂੜਾ ਤੇ ਸਾਈਡ ਤੇ ਭੀ ਦੋ ਤਿੰਨ ਗੱਡੀਆਂ--

ਇਹ ਇਹਦੇ ਫੋਨ ਵੀ ਮਿਲ ਜਾਂਦੇ ਹਨ ਲੈਪਟੋਪ ਵੀ ਮਿ --

ਸਾਹਮਣੇ ਇੱਕ ਦੁਕਾਨ ਨਜ਼ਰ ਆ ਰਹੀ ਹੈ ਤੇ ਲੱਗੇ ਪਾਸੇ ਚਾਰੇ ਪਾਸੇ ਹਰਿਆਲੀ ਛਾਈ ਹੋਈ ਹੈ ਤੇ ਥੱਲੇ ਜਮੀਨ ਮਿੱਟੀ ਦੀ --

ਇਲੈਕਟਰੀਸਿਟੀ ਚੈੱਕ ਕਰ ਰਹੇ ਆ ਤੇ ਸਾਰੇ ਡੀ_ਜੇ ਆਂ ਦਾ ਕਲਰ ਕਾਲਾ ਵਾ ਤੇ ਪਿੱਛੇ ਇੱਕ ਛੱਤ ਨਜ਼ਰ ਆ ਰਹੀ ਆ ਤੇ ਬਹੁਤ ਸੋਹਣਾ ਵਿਊ ਆ।

ਚਾਰੇ ਪਾੱਸੇ ਹਰਿਆਲੀ ਨਜਰ ਆ ਰਹੀ ਹੈ ਤੇ ਪਾਣੀ ਬੋਹੁਤ ਸਾਫ ਹੈ।

ਤੇ ਖੱਬੇ ਪਾਸੇ ਇੱਕ ਘਰ ਨਜ਼ਰ ਆ ਰਿਹਾ ਵਾ ਤੇ।

ਇਕ ਦਰਵਾਜਾ ਖੁੱਲਾ ਹੋਇਆ ਵਾ ਤੇ ਸਾਈਡ ਤੇ ਇੱਕ ਟੇਬਲ ਪਿਆ ਹੋਇਆ ਵਾ।

ਪੜਦਿਆਂ ਦਾ ਰੰਗ ਚਿੱਟਾ ਤੇ ਬਲੂ ਹੈ ਤੇ ਬਹੁਤ ਸੋਹਣਾ--

ਕੋਈ ਮਸਜਿਦ ਨਜ਼ਰ ਆ ਰਹੀ ਆ ਤੇ ਉਥੇ ਰੈਡ ਕਲਰ ਦਾ ਮੈਟ ਵਿਛਆ ਹੋਯਾ.

ਤੇ ਕਈ ਕਰਾਫਟਿੰਗ ਕਰ ਰਹੀ ਆਂ ਸਾਰੇ ਬੈਂਚ ਇੱਕ ਦੂਜੇ ਦੇ ਨਾਲ ਜੁੜੇ ਹੋਈ ਆ ਤੇ ਬਹੁਤ ਹੀ ਮਜੇ ਕਰ ਰਹੇ --

ਇਹ ਬੋਹੁਤ ਸਾਰੇ ਭਾਈ ਦਿੱਖ ਰਹੇਂ ਆ ਇੱਕ ਭਾਈ ਮਸ਼ੀਨ ਖਿੰਚ ਰੇਆਂ ਵਾ।